ਥੋਕ ਦਾ ਸਸਤਾ ਮਾਲ ਲਿਆ ਜਾਵੇ ਉਹ ਚੰਗਾ। ਨਹੀਂ ਸਸਤਾ ਤਾਂ ਨਈਂ ਫਿਰ ਚੱਲ ਠੀਕ ਐ ਮੈਂ ਤੈਨੂੰ ਬਾਅਦ ਚ ਕਰਦੀ

ਹਾਂ। ਉਹ ਵੀ ਵਿਚੇ ਬਹੁਤ ਮਹਿੰਗਾ ਏ, ਆਹ ਹੁਣ ਲਾਈ ਵੀ ਤੀ ਉਨ੍ਹਾਂ ਨੇ ਸੇਲ ਲਾਈ ਵੀ ਤੀ ਦੋ ਸੌ ਪੰਜਾਹ ਦੀ। ਮੈਂ ਕਿਹਾ ਚੱਲ ਦੇਖ ਕੇ ਆਵਾਂਗੇ . ਦੇਖੂੰਗੀ ਇੱਕ ਅੱਧੀ ਜਾਣੀ ਸਹੇਲੀ ਬਣਾਕੇ ਫਿਰ ਜਾ ਕੇ ਆਉਂ। ਮੈਂ ਤੇਰਾਂ . ਤੇਰਾਂ ਸੌ ਰੁਪਏ ਦੇ ਲੈ ਕੇ ਆਈ ਸੀ। ਉਹ ਵੀ ਸੁੱਟ ਤੇ ਲੋਵੇਰ

ਉਹ ਕੀ ਹੁੰਦੇ?

ਜਿਹੜੀ ਜੀਨ ਨਾਲ ਵੀ ਤੇ ਸੂਟਾਂ ਪੈ ਜਾਂਦੀ। ਉਹਨੂੰ ਲੋਫਰ ਕਹਿੰਦੇ ਮੈਨੂੰ ਤਾਂ ਪਤਾ ਈ ਨਈ ਆਹੋ ਤੈਨੂੰ ਕਿਵੇਂ ਪਤਾ।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

Hello ਜੈ ਦੀ hello ਹਾਂ ਜੀ ਠੀਕ ਜੇ, hello ਜੈ ਦੀ,

ਹੋਰ hello ਹੋਰ ਦੀਦੀ ਕੀ ਹਾਲ ਜੇ,

ਹੋਰ ਕੀ ਕਰਨ ਡੇ ਰਹੇ

ਕੀ ਕਰਨ ਡੇ ਹੋ, ਮੈਂ ਆਹ ਕੋਠੇ ਤੇ ਆਈ ਸੀ, ਛੱਤ ਤੇ,

ਭੱਖ ਲਾ, ਗਰਮੀ ਨਾ ਲੱਗੇ। ਹਾਂਜੀ ਹਾਂਜੀ ਹਾਂਜੀ,

ਆ ਇੱਧਰ ਆਉਣ ਨਾਲ ਹੁਣ ਸੈਰ-ਸੂਰ ਕਰਨ ਡ ਪਏ ਸਗੋਂ ਇਹ ਅੱਛਾ

ਅੱਗੋਂ ਘਰੇ ਰਹੀ ਦਾ ਸੀ ਅੱਗੇ,

ਹਾਂਜੀ ਸਿਹਤ ਵਾਸਤੇ ਬਹੁਤ ਜ਼ਰੂਰੀ ਹੈ ਕਿ

ਅੱਜ ਵੈਸੇ ਕਰਨਾ ਤਾਂ ਕੁੱਖ ਨਹੀਂ ਹੈ।

ਅੱਜ ਮਲੀਤਾ ਦੀ ਛੁੱਟੀ ਆ

ਹਾਂ ਜੀ, ਫੇਰ ਗੁਆਂਢੀਆਂ ਵੱਲ ਫੇਰਾ ਤੋਰਾ ਮਾਰ ਆਉ। ਹਾਂਜੀ ਜ਼ਰੂਰ ਨਹੀਂ ਉੱਧਰ ਤਾਂ ਜਾਈਦਾ ਜੇ, ਆਹੋ ਕੀ ਕਰਨ ਡੇ ਗੁਆਂਢੀ ਅੱਜ ਹਾਂਜੀ ਉਹ ਕੁੜੀ ਆਈ ਆ ਨੇ ਫੇਰ ਉਹਦੇ ਕਰਕੇ ਚੱਲ ਜਾਈ ਦਾ, ਸ਼ਾਮਾਂ ਨੂੰ ਉੱਧਰ ਘੜੀ ਚੱਲ ਠੀਕ ਆ ਵਧੀਆ, ਹਾਂਜੀ ਉਹ ਫੇਰ, ਉਹ ਸਪਨਾ ਵੀ ਆਈ ਸੀ ਕੱਲ੍ਹ, ਪ੍ਰੀਤੀ ਵੀ ਆਈ ਸੀ, ਉਹਨਾ ਕਰਕੇ ਫੇਰ ਚੱਲੋ, ਅੱਧਾ-ਘੰਂਟਾ, ਘਂੰਟਾ pass ਹੋ ਜਾਂਦਾ, ਸ਼ਾਮਾਂ ਨੂੰ,